ਸਮੂਹ ਵਿੱਚ ਵਿਚਾ ਵਿਚਾਰ ਵਟਾਂਦਰਾ ਅਹ ਕ ਹੈ ਬਿਨਾਂ ਲੋੜ ਤੋਂ ਜਗ ਰਹੀਆਂ ਲਾਈਟਾਂ, ਚੱਲ ਰਹੇ ਪੱਖੇ, ਮੋਟਰ ਆਦਿ ਬੰਦ ਕਰਕੇ ਆਉਣਾ। ਮਨੁੱਖ ਅਤੇ ਸ਼ਖ਼ਸੀਅਤ ਨੂੰ ਬਿਹਤਰ ਬਣਾਉਣ ਲਈ ਪ੍ਰ ਪ੍ਰਕਿਰਿਆ, ਸ਼ਖ਼ਸੀਅਤ ਕਿਸੇ ਮਨੁੱਖ ਦੇ ਵਿਅਕਤੀ ਵਿਅਕਤੀਗਤ ਦਾ ਸਮੂਹ ਹੈ ਇਹ ਵਿਅਕਤੀ ਕ ਦੇ ਮਨੋ-ਸਰੀਰਕ, ਸਰੀਰਕ, ਸਮਾਜ, ਸੱਭਿਆਚਾਰਕ ਪਰਿਵਾਰ ਪਿਛੋਕੜ, ਵਿਅਕਤੀ ਹਾਲਾਤਾਂ, ਅਨੁ ਕਾਰ ਕਾਰਕ, ਸ ਸਥਿਤੀਆਂ ਤੇ ਹਾਲਾਤ ਵੀ ਵਿਅਕਤੀ ਦੀ ਸ਼ਖ਼ਸੀਅਤ ਵਿੱਚ ਯੋਗਦਾਨ ਪਾਉਂਦੇ ਹਨ। ਸਮਾਜ ਵਿੱਚ ਵਿ ਵਿਚਰਨ, ਵਿਚਰਨ ਹ ਵਿਹਾਰ ਵਿਅਕਤੀ ਦੀ ਸ਼ਖ਼ਸੀਅਤ ਪ੍ਰਗਟ ਹੁੰਦੀ ਹੈ, ਸ਼ਖ਼ਸੀਅਤ ਵਿੱਚ ਵਿਅਕਤੀ ਦਾ ਵਿਸ਼ਵਾਸ ਵਧਣ ਤੇ ਮਾਣ ਪੈਦਾ ਕਰਦਾ ਹੈ ਸ਼ਖ਼ਸੀਅਤ ਵਿਕਾਸ ਦੇ ਸਰੀਰ ਮਾਨਸਿਕ ਸਮਾਜਿਕ, ਸੱਭਿਆਚਾਰਕ ਤੇ ਬੌਧਿਕ ਵਿਕਾਸ ਵਿੱਚ ਸ਼ਾਮਿਲ ਹੁੰਦੇ ਹਨ ਇਹ ਇਹ ਇਸ ਪ੍ਰ ਇਸ ਕਿਰਿਆ ਵਿੱਚ ਦਿੱਤੇ ਗਏ ਚਾਰਟ ਚਾਰਟ ਰਾਹੀਂ ਦੁਹਰਾਓ ਸਾਰੇ ਵਿਅਕਤੀ ਜੋੜੇ ਦੇ ਰੂਪ ਵਿੱਚ ਇਸ ਤਰ੍ਹਾਂ ਬੈਠਣਗੇ ਕਿ ਕੁੜੀਆ ਨਾ ਕੁੜੀ ਕੁੜੀਆਂ ਨਾਲ ਤੇ ਮੁੰਡੇ ਮੁੰਡਿਆਂ ਨਾਲ ਬੈਠਣਗੇ, ਜਮਾਤ ਵਿੱਚ ਇਕੱਲਾ ਰਹਿ ਜਾਣ ਵਾਲਾ ਵਿਅਕਤੀ ਆਖਰੀ ਸਮੂਹ ਵਿੱਚ ਸ਼ਾਮਿਲ ਹੋਵੇਗਾ ਸਾਰੇ ਵਿਅਕਤੀਆਂ ਇੱਕ ਇੱਕ ਸਫੈਦ ਕਾਗਜ਼ ਸਫੈਦ ਕਾਗਜ਼ ਲੈਣਗੇ ਤੇ ਵੀਹ ਮਿੰਟ ਮਿੰਟਾਂ ਵਿੱਚ ਆਪਣੇ ਸਮੂਹ ਦੇ ਮੈਂਬਰਾਂ ਵਿਚਾਲੀਆਂ ਪੰਜ ਸਮਾਨਤਾਵਾਂ ਅਤੇ ਪੰਜ ਅਮਾਨਤਾਵਾਂ ਤੇ ਪਛਾਣ ਕਰਕੇ ਲਿਖਣਗੇ ਵਿਅਕਤੀਆਂ ਵਿਅਕਤੀਆਂ ਅਮ ਵਿਦਿਆਰਥੀ ਆਪਣੇ ਸਾਥੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਹਰੇਕ ਨੂੰ ਹਰੇਕ ਨੂੰ ਜ਼ਰੂਰੀ ਸਮਝਿਆ ਜਾਵੇਗਾ, ਇਸ ਕਰਕੇ ਇਸ ਕਿਰਿਆ ਦਾ ਮਨੋਰਥ ਵਿਦਿਆਰਥੀਆਂ ਨੂੰ ਹੇਠਾਂ ਲਿਖੇ ਸਿੱਖਣ ਲਈ ਦਿੱਤਾ ਜਾਵੇਗਾ ਚਾਰਟ ਕਿਰਿਆ ਵਿੱਚ ਸ਼ਮ ਸ਼ਾਮਿਲ ਸਮੂਹ ਵਿਅਕਤੀਆਂ ਦੀ ਗਿਣਤੀ ਵਧਾ ਕੇ ਦੁਹਰਾਈ ਦ ਦਿੱਤੀ ਜਾਵੇਗੀ, ਅਧਿਆਪਕ ਨੂੰ ਸੂਝ ਨਾਲ ਇੱਕ ਸਾਂਝ ਕੰਮ ਕਰਦੇ ਅਨੇਕਾਂ ਵਿਅਕਤੀਆਂ ਦੀ ਦਾ ਸਨਮਾਨ ਕੀਤਾ ਜਾਵੇਗਾ, ਵਿਦਿਆਰਥੀਆਂ ਆਪਣੇ ਵਿਦਿਆਰਥੀ ਆਪਣੇ ਅਧਿਆਪਕ ਦੇ ਕਹੇ ਅਨੁਸਾਰ ਆਪਣੇ ਜ ਤਜ਼ਰਬੇ ਸਾਰੀ ਜਮਾਤ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

Hello

ਹਮ ਕਿ ਕਰਨ ਹੈ

ਵਿਹਲੇ ਸੀ ਅੱਛਾ ਠੀਕ ਜੇ ਚਾਅ ਪਾਣੀ ਪੀ ਲਿਆ

ਹਮ ਠੀਕ ਜੇ ਹੋਰ ਹੋਰ ਵਧੀਆ ਸਬ ਤੁਸੀਂ ਦਸੋ ਠੀਕ ਠਾਕ? ਹਮ ਠੀਕ ਹੈ ਕੰਮ ਤੇ ਨਹੀਂ ਜਾਣਾ ਦਸਿਆ ਨਹੀਂ ਜੇ ਲਿਖਣ ਵਾਲੇ ਨੇ ਕਰ ਲੈਣਾ ਐ ਕੱਲੀਆਂ ਨੇ ਲਿਆ ਆਹੋ ਤਾਂ ਹੀ ਤਾਂ ਹੀ ਮੈਨੂੰ ਸੱਦਣਾ ਹਮ ਚੱਲ ਵਧੀਏ ਖਰਚਾ ਬਚ ਜਾਉ ਆਪਣਾ ਆਏ ਹਾਏ ਵੇਖ ਕੱਲਾ ਕੱਲਾ ਸੁੱਖ ਨਾਲ ਸਾਡਾ ਭਰਾ ਹੈ ਅਸੀਂ ਤਾਂ ਜਾਵਾਂਗੇ

ਚੱਲ ਜਾਂਗੀ

ਠੀਕ ਠੀਕ ਚਾਹੀਦਾ ਹਮ ਹੋਰ ਅਮ ਠੀਕ ਆ ਵਧੀਆ ਤੁਸੀਂ ਦੱਸੋ

ਅੱਜ ਛੁੱਟੀ ਹੈ ਛੁਟੀਆਂ ਹੀ ਕਰੀ ਜਾਓ ਚੰਗਾ ਕੰਮ ਤੇ ਨਾ ਜਾਇਓ

ਠੀਕ ਆ ਕੰਮ ਕੁਮ ਦੇਖੋ ਵਿਹਲੀਆਂ ਦਾ ਨਹੀਂ ਸਰਦਾ ਆਹ ਕੰਮ ਹੀ ਕਰਨ ਢਏ ਹੈਂ

ਅੱਛਾ ਇਹ ਕੰਮ ਹੈ

ਹਮ ਹੋਰ ਕੁਸ਼

ਹੋਰ ਸਬ ਵਧੀਆ ਠੀਕ ਠਾਕ

ਠੀਕ ਹੈ

ਪਿੰਡ ਕਿ ਹੈ ਹੈਂ ਓਹਨਾ ਕਿਹੜਾ ਸੱਦਿਆ ਲੈ ਸਦਨ ਨਾਲ ਕੋਈ ਉੱਦਾਂ ਨਹੀਂ ਜਾਈਦਾ

ਠੀਕ ਹੈ

ਦਵਾਈ ਨਹੀਂ ਲਿਓਨੀ ਦਵਾਈ ਹੈਗੀ ਸੀ ਪਈ ਹੈ ਕਿੰਨੇ ਕੇ ਚਿਰ ਦਵਾਈ ਤਾਂ ਪਈ ਹੈ ਹੈਂ ਦਵਾਈ ਤਾਂ ਮੈਂ ਕਿਹਾ ਪਈ ਹੈ

ਕੱਲ ਕਿਥੇ ਰਹੇ ਕੱਲ ਨਹੀਂ ਲਾਇਆ phone ਕੱਲ ਮੈਂ ਗਿਆ ਸੀ ਗਾ ਕਿਤੇ ਟੈਮ ਨਹੀਂ ਲਗਿਆ ਜਾਨ

ਚੱਲ ਅੱਜ ਵਿਹਲੇ ਹੀ ਹੋ ਨਾ ਉੱਠ ਕੇ ਤੇ ਪੋਚਾ ਲਾਓ ਦੋਨਾਂ ਕਮਰਿਆਂ ਚ ਹਾਏ ਪੋਚੇ ਲਵਾਏਂਗੀ ਹੁਣ ਮੈਥੋਂ

ਚੱਲ ਕੋਈ ਨਹੀਂ ਲਾ ਦਾਂਗੇ ਵਾਸੀਆਂ ਲਈ ਜਾਂਦੇ ਚਾ ਨਹੀਂ ਪੀਤੀ

ਮੈਂ ਕਿਹਾ ਵਾਸੀਆਂ ਲਈ ਜਾਂਦੇ ਹੈ ਚਾ ਨਹੀਂ ਪੀਤੀ ਚਾ ਬੜੀ ਸਾਊ ਸੀ ਕਾਲੀ ਜਿਹੀ ਚਾ ਬਣਾਈ ਮੰਮੀ ਨੇ ਹੈਂ

ਪਨੀਰ ਨਾਲ ਥੋੜਾ chicken ਵੀ ਅਸ਼ਾ ਠੀਕ ਹੈ ਹੋਰ ਕੁਸ਼ ਹੋਰ ਬਸ ਰੋਟੀ ਲਾ ਲਈ ਤੰਦੂਰੀ

ਹੋਰ ਅੱਜ ਚੱਲੀਏ ਫੇਰ ਕਿਤੇ ਘੁੰਮਣ

ਹਮ ਨਹੀਂ ਕੱਲ ਆਇਆ ਸੀ ਅੱਜ ਆਪਾਂ ਚੱਲੀਏ ਘੁੰਮਣ

ਘੁੰਮਣ ਚਲੀਏ

ਅਸੀਂ ਜਾਣਾ ਘੁੰਮਣ ਅੱਜ ਦਰਿਆ ਦੇ ਤੇ shooting ਕਰਨ ਪੈਸੇ ਦੇ ਦੋ ਰਾਜੇ ਉਹ ਚਿਪਰਾਂ ਜੀਆਂ ਡੇਗਣ ਆਲਿਆਂ ਹਣਾ ਓਏ ਹਣਾ ਉਹ ਤੇਰੇ ਸਿਰ ਤੇ ਜਿਹੜਾ ਮੁਗ ਜਿਹੇ ਓਧਰ ਦੀ ਹੱਥ ਪਾ ਕੇ ਤੇ ਚੁੱਕ ਲਈਏ ਨਹੀਂ ਤਾਂ ਮੂੰਹ ਤੇ ਵਜਣਗੀਆਂ

ਉਹ ਇਧਰ ਆ ਕੇ ਦੇਖ ਉਹ ਚਿਪਰਾਂ ਜਿਹੇਂ ਵੇਖਦੀ ਏਂ ਕਿਹੜੇ ਚਿਪਰ ਹੈ ਹਮ ਉਹ ਵੇਖ ਵੇਖਦਿ ਆਂ